ਸਿਧਿ ਲੱਗਦੀ ਈ ਐ, ਚੱਲ ਕੋਈ ਗੱਲ ਨੀ। ਮੈਂ ਸਵੇਰੇ ਵੇਖਨੇ ਏਦਾ ਵੀ ਕੀ ਹਾਲ ਐ।

ਮੇਰੀ ਗੱਲ ਸੁਣ ਵੇ ਮਾਰਥੋਂਵਲ ਲੈਜੋਂ ਅਪੇ ਠੀਕ ਹੋ ਜਾਣਾ ਮੈਂ।

ਇਦੇ, ਇਦੇ ਇੱਕ ਪਾਸੇ ਪਾ ਦੇੇਣਾ ਰੁਤਾ ਨੂੰ ਤੇ ਇੱਕ ਪਾਸੇ ਪਾ ਦੇਣਾ ਮਾਰੂਤੀ ਨੂੂੰ ।

ਤੇ ਨਾਲ ਹੀ ਸਾਬੀ ਨੂੰ ਫੜੂਗੀ ਤੇ ਨਾਲ ਇਨੂੰ ਫੜੂਗੀ ਮੈੈਂ ਰਾਤ।

ਕੋਣ ਨਾਲ।

ਫਿਰ ਉੱਧਰ ਦੀ ਓੱਧਰ ਚੜਾ ਕੇ ਆਈਆ, ਪਿੰਕੀ ਤੇ ਮਾਰਥੋਂ ਦੋਵੇਂ ਜਣੀਆਂ ਘਰ ਨੂੰ ਆਈਆ ਫਿਰ।

ਕੰਗਾਲ ਨੀ ਹੋਣਾ, ਕੁੱਝ ਨੀ ਮਿਲਣਾ, ਕੁੱਝ ਨੀ ਮਿਲਣਾ ਸੈਤਾਨ ਕੋਲੋ ਕੁੱਝ ਨੀ ਮਿਲਣਾ ਛਿੱਤਰ ਹੀ ਮਿਲਣੇ ਬਸ। ਭਈ ਮੇਰਾ ਤੇ ਰਾਦਾ, ਮੇਰੀ ਗੱਲ ਸੁਣ ਮੇਰਾ ਰਾਦਾ ਪਤਾ ਕੀ ਓ। ਇਹ ਨਹੀਂ ਓ ਗੱਲ ਨੂੰ ਮੰਨਣ ਦੇ ਮੇਰਾ ਰਾਦਾ ਵਾ ਕਿ ਇੱਕ ਦਿਨ ਮੈਂ ਇੰਨੂ ਫੜ ਕੇ ਤੇ ਕੱਢ ਲਿਆਂਵਾ ਬਾਹਰ, ਜਿ੍ਰਦਣ ਇਹ ਦੁਨੀਆ ਦੇ ਸਾਹਮਣੇ ਹੋਗੀ ਨਾ ਇੰਨੇ ਆਪ ਹੀ ਹੱਟ ਜਾਣਾ ਇਹ ਕੰਮ ਕਰਨੇ ਜੇ ਕਰੇਗੀ ਵੀ ਤਾਂ ਬਾਹਰ ਹੀ ਕਰੂੰਗੀ, ਇੱਥੇ ਨੀ ਕਰੂੰਗੀ। ਇਹ ਇਹ ਨਿਉ ਮੰਨਣ ਦੇ ਕਿਹੇ ਪਾਸੇ ਲੱਗਣ ਦੇਣ ਦੇ ਮੈਨੂੰ।

ਰੱਬ ਤਾਂ ਜਾਣਦਾ ਹੀ ਆ ਨਾ ਸਭ ਕੁੱਝ ਇਹਦਾ ਇਹੋ ਜਿਹੀ ਦਾ ਇਨਸਾਫ ਰੱਬ ਹੀ ਕਰੇ। ਅੜੀਏ ਮੇਰੀ ਗੱਲ ਸੁਣ ਤਾਈਂ ਇਹਦੋ ਵੱਧ ਹੋਰ ਇੰਨਾਂ ਨੇ ਕੀ ਗਵਾਉਣਾ, ਡੱਡੂ ਦੇ ਵਿਚਾਰੇ ਗਰੀਬ ਦੇ ਮੁੰਡੇ ਚੱਲ ਗਏ। ਪਾਪਾ ਮਹਿੰਦਰ ਵਿਚਾਰਾ ਘਰ ਦਾ ਹੱਸਦਾ ਵੱਸਦਾ ਪਰਿਵਾਰ ਉਨਾਂ ਦਾ ਹਿਸਾਬ ਨਾਲ ਵਿਖਰ ਗਿਆ ਸਾਬ ਨਾਲ, ਹਾਡਾ ਕ ਟੱਬਰ ਸਾਰਾ ਖੇਰੂ ਖੇਰੂ ਹੋਇਆ, ਨਿੰਦਰ ਦਾ ਟੱਬਰ ਉਹ ਵਿਚਾਰਾ ਖੇਰੂ ਖੇਰੂ ਹੋਇਆ। ਜਿਹੜਾ ਇੰਨਾਂ ਦਾ ਓਹ ਦਿਨ ਭੜੋਲਾ ਡਿੱਗ ਕੇ ਹਾਡੇ ਘਰ ਗਿਆ, ਚਾਰ ਘਰ ਟੱਪ ਕੇ।

ਹਾਨੂੰ ਸੱਟਾਂ ਬੜੀਆ ਲੱਗਣੀਆ ਹੀ ਸਾਨੂੰ ਤਾਂ ਪਰਮੇਸ਼ਵਰ ਨੇ ਬਚਾ ਲਿਆ।

ਮੈਂ ਤੇ ਤੇਰਾ ਤਾਇਆ ਬਹਿ ਕੇ ਰੋਟੀ ਮੰਜੀ ਤੋਹ ਬਾਹਰ ਖਾਨ ਡੇ ਹੀ ਆਪਾਂ।

ਤੇ ਮੈਨੂੰ ਪਹਿਲਾੰ ਦੋ ਮਿੰਟ ਰੱਬ ਨੇ ਕਿਹਾ ਭੀ ਚੱਲ ਤੂੰ ਉੱਠ ਇੱਥੋਂ ਤੇ ਮੈਂ ਚੱਲਗੀ ਅੰਦਰ ਰਸੋਈ।

ਇਹਨੂੰ ਮੈੰ ਕਿਹਾ ਕੇਸੂ ਡੇਡੀ ਤੁਹੀਂ ਵੀ ਅੰਦਰ ਆਜੋ, ਮੈਂ ਕਿਹਾ ਭੀ ਹਨੇਰੀ ਜੀ ਆਉਣ ਦੀ ਤੁਹੀਂ ਵੀ ਅੰਦਰ ਆਜੋ, ਨੇਰੀ ਜੀ ਆਉਣ ਦੀ ਤੁਹੀਂ ਅੰਦਰ ਆਜੋ, ਹਜੇ ਮੇਰੇ ਮੂੰਹ ਚ ਗੱਲ ਤੇ ਭੜੋਲਾ ਗਡੰਮ ਥੱਲੇ ਹਜੇ ਮੰੰਜੀ ਤੋਂ ਉੱਠ ਕੇ ਪਰੇ ਹੀ ਹੋਇਆ।

ਹਾਨੂੰ ਸੱਟ ਲੱਗ ਜਣੀ ਹੀ ਪਰ ਹਾਨੂੰ ਰੱਬ ਨੇ ਹੱਥ ਦੇ ਕੇ ਰੱਖਿਆ।

ਅੱਛਾ। ਤੇ ਨਾ ਤੇਰੇ ਤਾਏ ਨੂੰ ਗੁੱਸਾ ਬੜਾ ਚੜਿਆ, ਮੇਰੀ ਗੱਲ ਸੁਣ ਤੇਰੇ ਤਾਏ ਨੂੰ ਗੁੱਸਾ ਬੜਾ ਚੜਿਆ, ਓਨੇ ਇੱਟਾਂ ਮਾਰ ਮਾਰ ਭੜੋਲਾ ਸਾਰਾ ਹੀ ਤੋੜ ਤਾਂ। ਸਾਰਾ ਹੀ ਭੜੋੋਲਾ ਤੋੜਤਾ ਹੀ ਓਨੇੇ ਸਾਰਾ ਹੀ ਤੋੜਤਾ ਓਨੇ ਫਤਿਹ ਬੁਲਾਤੀ ਫਿਰ।

ਤਾਡੇ ਕੋਲੋਂ ਗਲਤੀ ਹੋਗੀ ਤੁਹਾਨੂੰ ਚਾਹੀਦਾ ਕਿ ਕਬਾੜੀਆ ਨੂੰ ਦੇ ਕੇ ਕੱਪ ਗਲਾਸੀਆ ਲੈ ਲੈਂਦੇ। ਨਹੀਂ ਨਹੀਂ ਅਸੀਂ ਰੱਬ ਨਾਲ ਚਲਨੇ ਆਪਾਂ ਬੇਈਮਾਨੀ ਨੀ ਕਰਨੀ।

ਤੂੰ ਓਦੇ ਚ ਲੱਤਾਂ ਫਸਾਣੀਆਂ ਸੀ ਸਾਰਾ ਟੁੱਟਾ ਸੀ। ਨਹੀ ਨਹੀ ਮੈਂ ਓਦੇ ਚ ਕੁੱਕੜ ਬੋ। ਨਹੀਂ ਓ ਹੈ ਹੀ ਨੀ ਕੁੱਕੜ ਵਾੜਨ ਵਾਲਾ ਓਨੇ ਤੇ ਤੋੜ ਹੀ ਸੜਿਆ ਹੀ, ਤੇ ਕੋਈ ਓੁੱਤੇ ਡਿੱਗਦਾ ਟਿੱਟਾ।

ਓਨੇ ਪੀਤੀ ਹੀ ।

ਉਨੇ ਪੈਗ ਲਾਇਆ ਹੀ ਨਾ।

ਭਾਬੀ ਓੁਨੂੰ ਕਿਹਾ ਕਰ ਹੁਣ ਠਹਿਰ ਕੇ ਆ ਜਾਨੇ ਆਪਾਂਂ ਤੇ ਤੂੰ, ਤੂੰ ਇਹ ਕੰਮ ਕਰ। ਕਹਿੰਦਾ ਰੱਬ ਜਾਣਦਾ ਕਹਿੰਦਾ ਤੁਹਾਨੂੰ ਨਰਕਾਂ ਚ ਰੱਬ ਨੇੇ ਖੜਨਾ ਮੈਨੂੰ ਸਰਦ ਚ ਖੜਨਾ ਮੈਂ ਕਿਹਾ ਚੱਲ ਠੀਕ।

ਅੱਛਾ, ਚੰੰਗੀ ਗੱਲ ਐੈ, ਚੰਗੀ ਸੋਚ ਐ ਓਦੀ। ਨਈ ਏੇੇਦਾ ਬਰਾਤ ਆਲੇੇ ਬੰਦੇ ਵੇਖਣ, ਮੈਂਬਰ ਵੇਖਣ ਤੇ ਫਿਰ ਕੀ ਕਹਿਣਗੇ। ਉੱਥੇ ਥੋੜਾ ਪੀ ਕੇੇ ਜਾਂਦੇ ਆ। ਨਹੀਂ ਨਹੀਂ ਇੱਥੇੇ ਕਦੇ ਆਉਂਦਿਆ ਜਾਂਦਿਆ ਕੋਈ ਬੰਦਾ ਟੱਕਰ ਹੀ ਜਾਂਦਾ। ਜਿੰਨਾਂ ਨੂੰ ਰੱਬ ਦਾ ਡਰ ਨੀ ਉਨੂੰ ਬਰਾਤ ਵਾਲਿਆ ਦਾ ਡਰ ਉਨਾਂ ਨੂੰ ਕੁੱਝ ਨੀ ਹੈਗਾ।

ਤੇ ਬੰਦਿਆ ਦੇ ਮਗਰ ਲੱਗਣ ਦੀ ਕੋਈ ਜਰੂਰਤ ਨੀ ਆ, ਰੱਬ ਦੇ ਮਗਰ ਲੱਗੋ ਸੱਚੇ ਮਨ ਨਾਲ ਲੱਗਣਾ ਚਾਹੀਦਾ ਸਾਨੂੰ।

ਮੈਨੂੰ ਤਾਂ ਵੈਹੇ ਲੋਕੀਂ ਉੱਥੇ ਡਿਊਟੀ ਵਾਲੀ ਕਹਿੰਦੇ ਨੇ। ਤੁਹੀਂ ਸੇਵਾਦਾਰ ਜੀ ਮੈਂ ਕਿਹਾ ਨਾ ਨਾ ਮੈਂ ਤਾਂ ਮੈਂ ਕਲੇਸ਼ੀਅਰ ਸੀ।

ਆ ਜਿਹੜੇ ਖਾਣਾ ਖਾਂਦੇ ਨੇ ਵਲੇਂਟਿਰ ਕੱਠੇ ਓਵੀਂ ਮੈਨੂੰ ਆਖਦੇ ਹੁੰਦੇ ਕਿ ਤੁਹੀਂ ਖਾਣਾ ਮਤਲਬ ਕੀ ਤੁਹੀਂ । ਚੱਲ ਮੈਂ ਕਰਦਾ ਬਾਅਦ ਚ ਫੋਨ ਕੋਈ, ਕੋਈ ਗੇਟ ਖੜਕਾਉਣ ਦਿਆਂ ਹੀ।

ਚੰਗਾ ਚੰਗਾ।

ਬੜੀ ਅੰਗਰੇਜਾਂ ਵਾਂਗੂ ਬੋਲਣਡੀ ਕੀ ਗੱਲ

ਮਹਾਂ ਬੜੀ ਅੰਗਰੇਜਾਂ ਵਾਲੀ ਵਾਜ ਕੱਡਨ ਡਈ ਐ ਕੀ ਗੱਲ ਨਈਂ ਨਈਂ ਅੰਗਰੇਜਾਂ ਵਾਲੀ ਵਾਜ ਕਿਉਂ ਕੱਡਣੀ, ਮਰਨਾ ਤਾਡੇ ਕੋਲੋਂ ਅੰਗਰੇਜਾਂ ਵਾਲੀ ਵਾਜ ਕੱਡਕੇ ਤਾਡੇ ਤੋਂ

ਹਾਂ ਵਧੀਆ ਵਧੀਆ ਤੁਸੀ ਸੁਣਾਓ

ਨੀਂਦ ਦੁਪੈਰੇ ਸੋਂ ਲਿਆ ਸੀ ਜਾਦਾ ਓ ਮੁੜ ਕੇ ਸਵੇਰੇ ਨੀ ਉਠਿਆ ਜਾਣਾ

ਪੰਗਾ ਈ ਆ ਸਾਰੇ ਪਾਸੇ ਹਾਂ ਚਲੋ ਕੋਈ ਗਲ ਨੀ ਆਹੋ ਉਹ ਤੇ ਹੈਗੀ ਆ ਖਾਣਾ ਵੀ ਜਰੂਰੀ ਤੇ ਕੰਮ ਵੀ ਜਰੂਰੀ Phone ਤੇ ਲੱਗੇ ਆਂ

ਆਹੋ, ਜਦੋ ਦਿਲ ਕਰੇਗਾ ਸੋਜਾਂਗੇ, ਜਦੋ ਨਾ ਜੀਅ ਕਰੇਗਾ ਸੋਣ ਨੂੰ ਤੇ ਫਿਰ TV ਵੇਖਲਾਂਗੇ ਘੜੀ ਹੋਰ ਕੀ ਕਰਨਾ

ਹੋਰ ਹੋਰ, ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਠੀਕ ਜੇ

ਠੀਕ ਠੀਕ ਹੋਰ ਕੋਈ ਗਲ ਬਾਤ ਹਾਂ ਠੀਕ ਐ

ਮੈਂ ਆਪਣਾ membership card ਵੀ ਬਨਾਇਆ ਵਾ

ਕੱਚਾ card ਮਿਲ ਗਿਆ ਵਾ, ਪੱਕਾ ਨੀ ਅਜੇ ਮਿਲਿਆ, ਓ ਜਲੰਧਰੋਂ ਲਿਆਉਣਾ ਪੈਣਾ ਅੱਛਾ

ਜੀਦੇ ਕੋਲ card ਜੇਦਾ ਬਣਿਆ ਹੁੰਦਾ ਉਹਨੂੰ ਛੇਆਂ ਮਹੀਨਿਆ ਬਾਅਦੇ ਇੱਕ ਵੱਡੀ ਤੇਲ ਦੀ ਸ਼ੀਸ਼ੀ ਤੇ ਇੱਕ ਰੁਮਾਲ ਦਿੰਦੇ ਹੈਨਾ

ਤੁਹਾਨੂੰ ਨੀ ਮਿਲਿਆ ਹੁਣਾ ਅਜੇ ਹੈਨਾ ਨਈ ਮੇਰਾ card ਨੀ ਅਜੇ ਮੈਨੂੰ ਮਿਲਿਆ, ਜਦੋ card ਮਿਲੇਗਾ ਫੇਰ ਮਿਲੇਗਾ ਨਾ ਹਾਂ, ਪੱਕਾ card ਨੀ ਨਾ ਮਿਲਿਆ ਤੁਹਾਨੂੰ

ਹਮ ਹੋਰ ਹਮ ਠੀਕ ਆ, ਨਮੀ ਤਾਜੀ

ਗੱਲਾਂ ਬਾਤਾਂ ਬਸ ਵਧੀਆ, ਬਾਂਡੇ ਜਾਣਾ ਸਵੇਰੇ ਅੱਜ ਵੀ ਜਾਣਾ ਸੀ ਤੇ ਤਿਆਰ ਤੁਆਰ ਹੋਕੇ ਬੈਠੀ ਰਹੀ ਤੇ ਮੁੜਕੇ ਗਏ ਈ ਨੀ

ਹੋਰ ਵਧੀਆ ਵਧੀਆ ਤੁਸੀਂ ਸੁਣਾਓ

ਤੂੰ ਸੁਣਾ, ਕੀ ਕਰਨ ਦਈ ਏ ਕੁਸ਼ ਨੀ ਨਿਆਣੇ ਸੁੱਤੇ, ਬੈਠੀ ਆਂ ਏਨਾ ਦੇ ਲਾਗੇ

ਪੱਖਾ ਲੱਗਾ ਵਾ, ਸੁੱਤੇ ਅਗਲੇ ਫਰਾਟੇ ਪੱਖੇ ਅੱਗੇ

ਰੱਬ ਦਾ ਸ਼ੁਕਰ ਆ, ਬੱਤੀ ਆਉਣ ਡਈ ਆ

ਹਮ ਅੱਧੀ ਕੁ ਰਾਤ ਨੂੰ ਰੋਜ ਹੋ ਜਾਂਦੀ ਬੰਦ

ਆਹੋ, ਫੇਰ ਘੰਟਾ ਡੇਢ ਘੰਟੇ ਬਾਅਦ ਆਉਂਦੀ ਆ

ਹਾਏ ਨੀ, ਕਿੱਥੇ ਜਾਵਾਂ ਪੰਦਰਾਂ ਮਿੰਟਾਂ ਬਾਅਦ? ਆ ਜਾਂਦੀ ਏ ਜਦ ਫੇਰ ਚਲ ਜਾਂਦੀ, ਫੇਰ ਆ ਜਾਂਦੀ ਏ ਚਮੱਕੇ ਜੇ ਮਾਰਦੀ ਮੁੜਕੇ ਹਵਾ ਬੜੀ ਵਦੀਆ ਚੱਲਣ ਡੈਪੀ ਕੋਠੇ ਤੇ ਵੀ, ਮਾੜੀ ਜੀ ਹਵਾ ਛੂਟਪਈ ਤੇ ਬੱਤੀ ਬੰਦ ਨਹੀਂ ਹੁੰਦੀ ਜਦੋਂ ਹੋਣੀ ਉਦੋਂ ਹੀਂ ਈ ਜਾਣੀ

ਹਾਂਜੀ

ਪੱਕੀ ਗੱਲ ਆ ਕਿ, ਹੋਰ ਕੱਚੀ ਥੋੜਾ ਹੋਰ

ਅਮ ਤੂੰ ਤ ਮਜ਼ੇ ਲੈ ਹਵਾ ਦੇ ਵਿੱਚ ਮੈਂਨੂੰ ਮੱਛਰ ਲੜਨ ਡਿਆ ਆਹੋ ਮੱਛਰ ਬੜਾ ਵਾ ਤੇ ਮਜ਼ੇ ਕੀ ਲੈਨੇ

ਆਹੋ, ਮੱਛਰ ਹੈਗਾ ਉੱਤੇ ਵੀ ਕਿ

ਹਵਾ ਹੁਵਾ ਘੱਟ ਆ ਨਾ, ਹਵਾ ਹੁਵਾ ਤੇਜ਼ ਹੋਵੇ ਫੇਰ ਨੀ ਨਈਂ ਉਂਝ ਕਰਕੇ ਨੀ ਲੱਗਦੀ, ਹਵਾ ਤੇ ਚੱਲਣ ਡੀ ਏ ਆਹਾਂ ਮੈਂ ਬੈਠੀ ਹਾਂ, ਤੇ ਮੱਛਰ ਜਿਆਦਾ ਲੜਨ ਡਿਆ ਸੀ, ਮੈਂ ਲਮੇ ਪਈ ਉਦੋਂ ਦਾ ਮੱਛਰ ਨੀ ਲੜਿਆ

ਲਮੇ ਨਾ ਪਿਆ ਕਰ ਆਵਾਜ਼ ਘੱਟ ਆਉਂਦੀ

ਹੋਰ